ਇਹਨਾਂ ਦਾ ਕਲਰ ਬਲੂ ਪਰਪਲ ਦਿਖਾਈ ਦੇ ਰਹਾ ਹੈ ਪਿੰਕ ਦਿਖਾਈ ਦੇ ਰਹਾ ਹੈ ਅਤੇ ਗ੍ਰੀਨ ਦਿਖਾਈ ਦੇ ਰਹਾ ਹੈ।

ਚਾਰ ਪਿੱਲੋ ਦਿਖਾਈ ਦੇ ਰਹੇ ਹਨ ਦੋ ਵੱਡੀਆਂ ਗੱਦੀਆਂ ਦਿਖਾਈ ਦੇ ਰਹੀਆਂ ਹਨ ਦੋ ਛੋਟੀਆਂ ਗੱਦੀਆਂ ਦਿਖਾਈ ਦੇ ਰਹੀਆਂ ਹਨ।

ਇੱਕ ਬ੍ਰਿਜ ਦਿਖਾਈ ਦੇ ਰਹਾ ਹੈ ਲੋਹੇ ਦੇ ਕੁਝ ਸਮਾਨ ਦਿਖਾਈ ਦੇ ਰਹੇ ਹਨ ਇੱਕ ਨੀਲਾ ਡ੍ਰਮ ਦਿਖਾਈ ਦੇ ਰਹਾ ਹੈ।

ਅਤੇ ਵਲਗਣ ਦਿਖਾਈ ਦੇ ਰਹੀ ਹੈ ਕੁਛ ਸਟੈਂਡ ਦਿਖਾਈ ਦੇ ਰਹੇ ਹਨ।

ਅਤੇ ਸੀਢੀਆਂ ਦਿਖਾਈ ਦੇ ਰਹੀ ਹਨ ਗ੍ਰਿਲ ਦਿਖਾਈ ਦੇ ਰਹੀ ਹੈ ਘੰਟੀ ਦਿਖਾਈ ਦੇ ਰਹੀ ਹੈ ਏਕ ਮੰਦਰ ਦਿਖਾਈ ਦੇ ਰਿਹਾ ਹੈ ਅਤੇ ਪੇਂਟ ਦਿਖਾਈ ਦੇ ਰਿਹਾ ਹੈ।

ਬਲੂ ਕਲਰ ਦੇ ਅਤੇ ਵਾਈਟ ਕਲਰ ਦੇ ਕੁਛ ਮੋਟਰਸਾਈਕਲ ਲੱਗੇ ਦਿਖਾਈ ਦੇ ਰਹੇ ਹਨ ਸਕੂਟਰੀਆਂ ਦਿਖਾਈ ਦੇ ਰਹੀਆਂ ਹਨ ਖੁੱਲੀ ਜਗ੍ਹਾ ਦਿਖਾਈ ਦੇ ਰਹੀ ਹੈ।

ਅਤੇ ਪੰਦਰ੍ਹਾਂ ਰੁਪਏ ਲਿੱਖਿਆ ਹੋਇਆ ਦਿਖਾਈ ਦੇ ਰਹਾ ਹੈ ਇੱਥੇ ਕੁਛ ਹੇਅਰ ਬੈਂਡ ਦਿਖਾਈ ਦੇ ਰਹੇ ਹਨ ਗਾਨੀਆਂ ਦਿਖਾਈ ਦੇ ਰਹੀਆ ਹਨ ਟੋਪਸ ਦਿਖਾਈ ਦੇ ਰਹੇ ਹਨ।

ਅਤੇ ਇਕ ਲੋਹੇ ਦੇ ਕੁਝ ਸਮਾਨ ਦਿਖਾਈ ਦੇ ਰਹੇ ਨੇ ਇੱਕ ਲਾਈਟ ਦਿਖਾਈ ਦੇ ਰਹੀ ਹੈ ਇੱਕ ਲੋਹੇ ਦੀ ਜੰਗਲੀ ਦਿਖਾਈ ਦੇ ਰਹੀ ਹੈ ਉੱਪਰ ਇੱਕ ਦਿਖਾਈ ਦੇ ਰਹਾ ਹੈ।

ਇਹ ਟੈਨਿਸ ਦੀ ਗੇਮ ਖੇਡੀ ਜਾ ਰਹੀ ਹੈ ਟੇਬਲ ਦਿਖਾਈ ਦੇ ਰਿਹਾ ਹੈ ਕੁਰਸੀਆਂ ਦਿਖਾਈ ਦੇ ਰਹੀਆਂ ਹਨ ਕੁਝ ਆਵਾਰ ਦਿਖਾਈ ਦੇ ਰਹੇ ਹਨ।

ਇੱਕ ਆਟੋ ਦਿਖਾਈ ਦੇ ਰਿਹਾ ਹੈ ਇਕ ਆਟੋ ਚਾਲਕ ਦਿਖਾਈ ਦੇ ਰਹਾ ਹੈ ਇੱਕ ਗੱਡੀ ਦਿਖਾਈ ਦੇ ਰਹੀ ਹੈ।

ਇਸ ਤਸਵੀਰ ਵਿੱਚ ਇੱਕ ਟੇਬਲ ਦਿਖਾਈ ਦੇ ਰਹਾ ਹੈ ਲੋਹੇ ਦਾ ਕੁਝ ਨਜ਼ਰ ਆ ਰਿਹਾ।

ਇਸ ਤਸਵੀਰ ਵਿੱਚ ਇੱਕ ਜਗ੍ਹਾ ਦਿਖਾਈ ਦੇ ਰਹੀ ਹੈ ਕੁਛ ਤਿੰਨ ਆਦਮੀ ਦਿਖਾਈ ਦੇ ਯੋਗਾ ਕਰਦੇ ਨਜ਼ਰ ਆ ਰਹੇ ਹਨ ਵਿੱਚ ਮੈਚ ਦਿਖਾਈ ਦੇ ਰਹੇ ਹਨ।

ਅਤੇ ਇੱਕ ਟੇਬਲ ਦਿਖਾਈ ਦੇ ਰਹਾ ਹੈ ਰੇਡ ਚਾਦਰ ਦਿਖਾਈ ਦੇ ਰਹੀ ਹੈ ਕੁਛ ਦਰਖਤ ਦਿਖਾਈ ਦੇ ਰਹੇ ਹਨ।

ਇੱਕ ਸਾਈਡ ਤੇ ਸੋਫ਼ੇ ਦਿਖਾਈ ਦੇ ਰਹੇ ਹਨ ਅਤੇ ਦੋ ਟੇਬਲ ਦਿਖਾਈ ਦੇ ਰਹੇ ਹਨ।